ਹੋ ਜਵੇ ਮਤਲਬ over ਈ ਨਾ ਨਜਰ ਆਵੇ ਕਿਸੇ ਨੂੰ ਇੱਦਾਂ

ਠੀਕ blending ਅੱਜਕਲ ਹਾਂਜੀ eyes ਦਾ ਬਹੁਤ ਚੱਲ ਰਿਹਾ ਨਾ eyes ਤੇ eyeshadow blending ਕ਼ਰ ਕੇ ਲਗਾਨੇ ਆ ਆਪਾਂ

normally ਪਹਿਲਾਂ ਤਾਂ shape ਬਣਾਂਦੇ ਸੀ ਸਿੱਧੀ ਉਹ but ਅੱਜਕਲ ਨਾ

blending eye shadow brush ਵੀ ਆ ਰਿਹਾ ਤੇ ਉਸ ਨਾਲ ਆਪਾਂ eyeshadow blending ਕਰਕੇ ਬਣਾਂਦੇ ਆ ਤਾਂ ਬਹੁਤ ਅੱਛੀ look ਆਂਦੀ ਹੈ ਇਸ ਦੀ ਇਹਨਾ ਦੇ ਕੋਈ number ਹੁੰਦੇ ਨੇ brushes ਦੇ ਜਾਂ ਫ਼ਿਰ

ਠੀਕ ਏ

ਹੁੰਦੇ ਨੇ madam ਇਹ ਵੀ ਅਲੱਗ ਅਲੱਗ ਹਰੇਕ company ਦਾ ਇੱਕ

madam ਦੇਖੋ ਮੈਂ ਤਾਂ ਤੁਹਾਨੂੰ ਸੱਚੀ ਗੱਲ ਦੱਸਾਂ ਕੀ ਜਿੱਥੋ ਤੱਕ ਮੈਨੂੰ knowledge ਏ ਕੀ ਮੈਂ ਤਾਂ makeup studio ਦਾ ਈ brush ਵੀ or makeup ਵੀ best ਬਾਕੀ ਦੇਖੋ

ਕਿਆ range ਚ ਆ ਜਾਂਦੀ ਏ makeup studio ਦੇ products ਵਗੈਰਾ ਦੀ ਕਿੰਨੀ ਕ range ਦੇ ਵਿੱਚ

ਵੈਸੇ ਇਹਦਾ ਤਾਂ package madam ਬਹੁਤ ਮਹਿੰਗਾ

ਹਾਂਜੀ ਹਾਂਜੀ ਤੀਹ ਤੀਹ ਹਜ਼ਾਰ ਚ ਵੀ ਚੱਲ ਰਿਹਾ ਇਹ ਜੇ ਆਪਾਂ ਪੂਰਾ makeup ਲੈਣਾ okay product

product ਤਾਂ ਚਲੋ ਇੱਕ ਵਾਰੀ ਲੈਣੇ ਹੁੰਦੇ ਨੇ ਇੱਕ ਵਾਰੀ ਖ਼ਰਚਾ ਤੁਸੀਂ ਲਾ ਲੋ ਵੀ ਜੇ proper ਈ ਉਹੀ company ਦਾ ਲੈਣਾ ਤੁਸੀਂ ਫੇਰ ਵੀ ਪੰਜਾਹ ਸੱਠ ਹਜਾਰ ਦਾ ਖ਼ਰਚਾ ਪਰ ਉਹਦੇ ਵਿੱਚ ਤੁਸੀਂ ਕਿੰਨੇ ਕ ਕੰਮਾ ਲੈਣੇ ਨੇ ਉਹ ਅਲੱਗ ਗੱਲ ਏ

ਇੱਕ ਵਾਰ ਲੈਕੇ ਆਪਾਂ ਨਾ ਮਤਲਬ ਇਹ ਨੀ ਹੈਗਾ ਕੀ ਹਾਂ ਵੀ ਖ਼ਰਚਾ ਈ ਖ਼ਰਚਾ ਇੱਕ ਵਾਰ ਲੈ ਕੇ ਆਪਣਾ ਮਤਲਬ ਉਹ ਤੋਂ ਬਾਅਦ ਆਪਣੀ saving ਹੀ ਏ ਠੀਕ ਏ ਤੇ make

ਜਿਹੜੇ ਆਪਾਂ ਇੰਨੇ costly ਲੈਨੇ ਆ ਇਹ harmful ਵੀ ਹੁਣੇ ਏ face ਲਈ ਜਾਂ ਫੇਰ makeup ਜਿਵੇਂ HD makeup ਲੈ ਰਹੇ ਏ ਇਸ ਤੋਂ ਬਾਅਦ ਉਤਾਰਨ ਤੋਂ ਬਾਅਦ ਸਾਨੂੰ ਕੋਈ cream ਵਗੈਰਾ apply ਕਰਨੀ ਚਾਹੀਦੀ ਏ ਜਾਂ ਫ਼ਿਰ ਅਹ ਖਾਲੀ wash ਕ਼ਰ ਦੇਣਾ ਚਾਹੀਦਾ face ਨਹੀਂ ਨਹੀਂ ਨਹੀਂ ਜਿਹੜੇ ਇਹ makeup ਨੇ ਆਪਾਂ ਨੂੰ directly wash ਨਹੀਂ ਕਰਨੇ ਚਾਹੀਦੇ ਕਦੇ ਵੀ ਇਹਦੇ ਲਈ ਵੈਸੇ makeup remover ਆਂਦਾ ਏ ਹਨਾ makeup

gel ਮਿਲ ਜਾਂਦੀ ਏ ਜਾਂ ਫ਼ਿਰ ਆਪਾਂ normally ਘਰ ਵਿੱਚ ਜਿੱਦਾਂ ਆਪਾਂ ਕਹਿ ਦਈਏ ਨਾਰਿਅਲ ਦਾ ਤੇਲ ਹੋ ਗਿਆ ਹਨਾ ਵੈਸੇ ਆਪਾਂ suggest ਕ਼ਰ ਦੇਣੇ ਆ ਕਿਸੇ ਨੂੰ

ਅਹ ਵੈਸੇ ਤਾਂ ਜਰੂਰੀ ਏ ਕੀ makeup remover gel ਹੀ ਆਪਣੇ ਕੋਲ ਹੋਵੇ ਆਪਾਂ ਉਹਨੂੰ ਲਗਾ ਕੇ cotton ਤੇ ਹਲਕਾ

ਵਗੈਰਾ clean ਕ਼ਰ ਲੈਣੀ ਚਾਹੀਦੀ ਏ ਹੋਲੀ ਹੋਲੀ face message ਕ਼ਰ ਕੇ clean ਕ਼ਰ ਲੈਣਾ ਚਾਹੀਦਾ ਮਤਲਬ ਵੀ ਇਸ ਤਰ੍ਹਾਂ ਵੀ ਨੀ clean ਕਰਨਾ ਵੀ ਆਪਾਂ ਆਪਣੇ ਪੂਰੇ face ਤੇ ਹੀ ਫ਼ੈਲਾ ਲਈਏ normally ਹਰੇਕ part ਤੋਂ ਚੰਗੀ ਤਰ੍ਹਾਂ clean ਕਰਨਾ ਚਾਹੀਦਾ

ਜਿਹੜੇ dark circle ਹੋ ਜਾਂਦੇ ਏ ਉਹਨੂੰ ਅਸੀਂ conciliar ਨਾਲ ਛੁਪਾ ਸਕਦੇ ਆ

number ਦਾ foundation ਤੇ ਕਿਹੜੇ number ਨਾਲ ਅਸੀਂ ਮਤਲਬ ਕਿਆ apply ਕਰੀਏ ਵੀ ਜਿਹਦੇ ਨਾਲ ਅਸੀਂ makeup ਦੇ ਵਿੱਚ ਅਪਣਿਆ ਸ਼ਾਈਆਂ ਜਿਹਨੂੰ ਕਹਿ ਦਿੰਨੇ ਆ

madam ਆਪਾਂ ਨੂੰ ਨਾ ਇੱਕ conciliar ਆਂਦਾ ਏ ਜੋ ਆਪਾਂ ਕਹਿ ਦਿੰਨੇ ਆ sky blue color ਚ ਹੁੰਦਾ ਏ

color ਚ ਹੁੰਦਾ ਜਿੱਦਾਂ ਕੀ ਹੁਣ ਤੁਸੀਂ ਲਾ ਲੋ ਕੀ yellow tone ਵਾਲਾ ਹੋ ਗਿਆ dark circle ਲਈ

ਹੋ ਗਿਆ ਆਪਣਾ blackness ਚਲੋ dark circle ਵੀ ਇੱਕ blackness ਚ ਈ ਆ ਗਏ ਪਰ ਉਹ ਚੀਜ਼ ਹੋਰ ਆ ਗਈ ਏ ਇੱਕ ਆਪਾਂ ਕਹਿਨੇ ਆ ਰੰਗ ਏ ਹਨਾ ਹੋਲੀ dark ਉਹ red ਹੋ ਗਿਆ ਤੇ ਜਿਹੜਾ

ਆਪਾਂ ਪਹਿਲਾਂ ਉਹ apply ਕਰਦੇ ਆ proper ਫ਼ਿਰ ਉਸ ਤੋਂ ਬਾਅਦ ਆਪਾਂ base ਬਣਾਨੇ ਆ ਉਹ ਬਿਲਕੁਲ ਛੁਪ ਜਾਂਦਾ ਠੀਕ ਏ product ਇਹਦੇ ਵਿੱਚ ਕਾਫੀ ਸਾਰੇ ਆ ਜਾਂਦੇ ਏ ਮੇਰੇ ਖਿਆਲ ਨਾਲ

makeup ਸਾਰਾ ਕ਼ਰ ਦਿੰਨੇ ਆ ਤਾਂ last ਵਿੱਚ ਆਪਾਂ makeup fix ਕਰਨਾ spray ਵੀ use ਕਰਦੇ ਆ ਜਿਹੜੇ ਨਾਲ ਆਪਣਾ

ਜਿਹੜਾ ਮਤਲਬ ਕੀ ਵੈਸੇ ਤਾਂ ਚਲੋ brand ਦੇ according makeup ਜਾਂਦਾ ਕਿਤੇ ਵੀ ਨਹੀਂ ਏ ਪਰ ਫੇਰ

makeup ਤੋਂ ਬਾਅਦ spray ਕਰਨੀ ਵੀ ਬਹੁਤ ਜਰੂਰੀ ਏ ਕਿਵੇਂ depend ਕਰਦਾ ਕਿਵੇਂ ਤੁਸੀਂ ਦੱਸ ਸਕਦੇ ਓ practically ਵੀ ਜਿਵੇਂ ਹੁਣ makeup ਕਰਕੇ ਹਟੀ ਏ ਕਿਆ ਪਤਾ ਵੀ makeup ਅੱਛਾ ਹੋਇਆ ਕਿਵੇਂ ਪਤਾ ਲੱਗਦਾ makeup glow ਕਰਦਾ ਲੱਗਦਾ ਜੇ makeup ਕਾਲਾ ਪੈ ਜਾਵੇ ਤਾਂ ਫੇਰ

madam ਦੇਖੋ ਜਿਹੜਾ makeup ਕਾਲਾ ਪੈ ਜਾਂਦਾ ਆਪਾਂ ਕਹਿੰਦੇ ਆ ਕੀਤੇ ਨਾ ਕੀਤੇ ਤਾਂ

ਜਾਂ ਤਾਂ ਉਹ brand ਨੀ ਅੱਛਾ ਹੈਗਾ ਪਰ ਜੇ

ਸੋਚੀ ਜਾਈਏ ਕੀ brand ਵੀ ਆਪਣੇ ਕੋਲ ਅੱਛਾ ਏ ਮਹਿੰਗਾ ਏ ਤਾਂ ਉੱਥੇ ਕੀ problem ਆਂਦੀ ਏ ਕੀ ਜਦੋ ਆਪਾਂ makeup ਕਰਦੇ ਆ ਤਾਂ ਜਿਹੜੀ ਉਸ ਚ tone ਜਿਹੜੀ ਉਹਨਾ ਨੇ ਜਾਣੀ ਸੀ ਆਪਾਂ ਉਹ ਗਲਤ tone choose ਕ਼ਰ ਲਈਏ

color ਜਾਣਾ ਚਾਹੀਦਾ ਸੀਗਾ ਆਪਾਂ ਉਸ ਤੋਂ ਗਲਤ ਚੱਕ ਲਿਆ okay ਤਾਂ ਕਰਕੇ ਆਪਣਾ makeup ਸਹੀ ਨਹੀਂ ਲੱਗਦਾ ਹੈਗਾ ਅਗਰ blackness ਆਂਦੀ ਏ ਆਪਣੇ face ਤੇ ਠੀਕ ਏ ਸਾਨੂੰ foundation ਆਪਣੀ skin ਤੋਂ ਇੱਕ number dark ਜਾਂ ਇੱਕ number lite ਕਿਹੜਾ ਲੈਣਾ ਚਾਹੀਦਾ ਨਹੀਂ ਨਹੀਂ ਇੱਕ number dark ਲੈਣਾ ਚਾਹੀਦਾ ਆਪਾਂ ਨੂੰ ਆਪਾਂ check ਕ਼ਰ ਸਕਦੇ ਆ ਆਪਣੇ ਕੰਨ ਦੇ ਕੋਲ ਲੈਕੇ skin ਦੇ ਕੋਲ ਕੰਨ ਦੇ ਪਿੱਛੇ ਕਿਉਂਕਿ

ਉੱਥੇ ਆਪਾਂ ਆਪਣੇ concealer ਨੂੰ ਆਪਾਂ check ਕ਼ਰ ਸਕਦੇ ਆ ਆਪਾਂ ਨੂੰ ਇੱਕ tone ਉੱਪਰ ਚਾਹੀਦਾ ਏ ਆਪਣਾ

ਹੋਰ ਕੋਈ makeup ਦੇ ਬ੍ਰੇਂਡਾ ਬਾਰੇ ਤੁਸੀਂ ਨਵਾਂ ਸੁਣਿਆ ਹੋਵੇ ਕਿਹੜਾ ਚੱਲ ਰਿਹਾ ਅੱਜਕਲ

ਫਿਲਹਾਲ daily update ਹੁੰਦਾ ਰਹਿੰਦਾ ਕੁੱਝ ਨਾ ਕੁੱਝ ਜਿੱਦਾਂ ਕੀ ਮਤਲਬ ਲਾਲੋ ਤੁਸੀਂ proper shape ਕਿੱਦਾਂ ਕਿਆ ਕਰਨਾ controlling ਕਿੱਦਾਂ ਕਰਨੀ ਏ ਹਨਾ ਤੇ eyeshadow da ਮਤਲਬ change ਹੁੰਦਾ ਰਹਿੰਦਾ ਏ ਕੀ ਇੱਕ ਪਹਿਲਾਂ ਪਹਿਲਾਂ ਵਿੱਚ ਤੁਸੀਂ ਦੇਖਿਆ ਹੋਣਾ ਏ ਕੀ ਸਿਰਫ ਆਪਾਂ eyeshadow ਤੇ ਇੱਕ ਵਾਰ ਇੱਕ color ਹੀ ਕਰਦੇ ਸੀਗੇ ਜਾਂ ਦੋ ਕਰਦੇ

ਤਿੰਨ ਤਿੰਨ ਆ ਗਏ ਮਤਲਬ daily update ਹੋਈ ਜਾ ਰਿਹਾ ਕੁੱਝ ਨਾ ਕੁੱਝ makeup ਚ ਹਮ ਠੀਕ ਏ eyeliner ਦੇ ਕਿਆ ਕਿੰਨੇ ਤਰ੍ਹਾਂ ਦੇ ਹੈਗੇ ਏ eyeliner ਆਪਾਂ ਕਿੰਨੇ ਤਰੀਕੇ ਨਾਲ ਲੱਗਾ ਸਕਦੇ ਆ ਤੁਸੀਂ ਮੈਨੂੰ ਇਸ ਬਾਰੇ ਕੁੱਝ ਦੱਸ ਸਕਦੇ ਓ eyeliner ਵੀ madam ਆਪਾਂ ਕਈ ਤਰੀਕੇ ਨਾਲ ਲਾ ਸਕਦੇ ਆ ਜਿੱਦਾਂ ਕੀ ਤੁਸੀਂ ਲਾਲੋ ਇੱਕ simple eyeliner ਹੋ ਗਿਆ ਵੈਸੇ ਤਾਂ ਜਿਹੜਾ eyeliner ਏ ਨਾ ਇਹ ਆਪਾਂ main eyes ਦੇ according ਲਗਾਂਦੇ ਆ

eyes ਛੋਟੀ ਆ ਜਾਂ ਵੱਡੀ ਆ ਹਨਾ

ਆਪਾਂ cat eye ਬੋਲ ਦਿੰਦੇ ਆ ਵੀ cat eyes ਬਣਾਨੀ ਏ ਆਪਾਂ ਜਾਂ

suggest ਕਰਦੇ ਆ ਵੀ ਤੁਹਾਡੇ ਤੇ ਆ ਵਾਲਾ eyeliner ਦੀ shape ਅੱਛੀ ਲੱਗੇਗੀ ਇਸ ਬਾਰੇ ਤੁਸੀਂ ਕਿਵੇਂ satisfy ਹੁੰਦੇ ਓ ਅਸੀਂ madam ਬੱਸ ਇੱਦਾਂ ਈ ਮਤਲਬ eyes ਦੇਖਦੇ ਆ ਜਿੱਦਾਂ ਮੰਨਲੋ ਕਿਸੇ ਦੀ eyes ਛੋਟੀ ਏ ਹਨਾ

ਉਹਨੂੰ ਦੇਖੋ ਅੱਜਕਲ ਦੇ time ਚ ਵੱਡੀ eyes ਈ ਵਧੀਆ ਲੱਗਦੀ ਏ ਸਭ ਨੂੰ ਪਤਾ ਹੀ ਏ

ਠੀਕ ਏ

eyes cap type ਹੁੰਦੀ ਏ ਕਰਦੀ ਏ ਥੋੜਾ ਉੱਪਰ ਵਾਲਾ ਮਾਸ ਚੜਿਆ ਹੁੰਦਾ ਨੀਚੇ ਵਾਲੀ ਪਲਕ

ਉਹਦੇ ਲਈ ਕਿਹੜਾ eyeliner ਅਹ ਕਿਹੜੀ shape ਦਾ eyeliner use ਕਰਨਾ ਚਾਹੀਦਾ ਸਾਨੂੰ

liner ਹੀ ਇੱਕ ਕਿਸਮ ਦਾ ਮੰਨ ਲੋ ਛੁੱਪ ਜਾਂਦਾ ਪਰ ਉਹਨੂੰ ਨਾ set ਕਰ ਸਕਦੇ ਆ ਜਿਹੜੀ ਉਹ skin ਏ ਨਾ ਉੱਥੇ ਆਪਾਂ

ਲਗਾਕੇ set ਕਰ ਸਕਦੇ ਆ ਉਹਨੂੰ ਤਾਂ ਜੋ ਇਹ problem ਨਾ ਆਵੇ ਵੀ eyeliner ਛੁਪੇ ਨਾ ਨੀਚੇ ਨਹੀਂ ਕਈਆਂ ਦੀ ਅੱਖ ਈ type ਦੀ ਹੰਦੀ ਏ ਜਿਹਦੇ ਤੇ ਹਲਕਾ ਜਾ ਮਾਸ ਉੱਪਰ ਵਾਲਾ ਆਉਂਦਾ ਈ ਆਉਂਦਾ ਕਰਦਾ ਈ ਕਰਦਾ ਉਹਨੂੰ

ਪਰ ਆਪਾਂ ਨੂੰ ਦੇਖੋ eyeliner ਦਾ ਦੇਖੋ ਜਿੱਦਾਂ ਦਾ ਮਰਜੀ ਲਗਾਲੋ ਚਾਹੇ normal ਲਗਾਲੋ ਚਾਹੇ cat eye ਮਤਲਬ eyeliner ਆਪਾਂ ਨੂੰ ਨਜਰ ਆਉਣਾ ਚਾਹੀਦਾ ਇਸ according ਆਪਾਂ ਉਹਨਾਂ ਨੂੰ ਦੇਖ ਕੇ ਲਗਾਨੇ ਆ ਫ਼ਿਰ

suggest ਨਹੀਂ ਕ਼ਰ ਸਕਦੇ ਤੁਸੀਂ ਵੀ ਕੋਈ ਵੀ shape ਅਹ face ਦੇ according

according ਲਗਾਂਦੇ ਆ ਜਿੱਦਾਂ ਕੀ ਲਾਲੋ ਤੁਸੀਂ ਕੀ ਆਪਾਂ ਹਲਕੀ ਜੀ cat eyes ਬਣਾ ਤੀ ਏ ਬਾਕੀ ਨਾ ਇੱਦਾਂ ਹੁੰਦਾ ਏ ਕਈ ਵਾਰ customer ਨੂੰ ਲੱਗਦਾ ਵੀ ਤੁਸੀਂ ਆਪਣੇ according ਕਰਦੇ ਓ ਸਾਡਾ makeup ਦੇਖ ਕੇ

ਫ਼ਿਰ ਜਿਹੜੀ eyebrow ਹੁੰਦੀਆਂ ਜਿਆਦਾ ਤਰ ਲੋਕੀ

ਤੁਸੀਂ round ਵਾਲੀ ਨੂੰ prefer ਕਰਦੇ ਓ ਜਾਂ point ਵਾਲਿਆ ਨੂੰ prefer ਕਰਦੇ ਓ ਕੀ

ਇਹ ਜੋ ਤੁਸੀਂ ਬੋਲਿਆ ਜਿਹੜਾ

ਵੈਸੇ ਤਾਂ ਇਹੀ ਜਿਆਦਾ ਕਰਦੇ ਨੇ ਪਸੰਦ

ਮੰਨ ਕੇ ਚੱਲੋ ਕੀ ਕਿਸੇ ਦੇ ਨਹੀਂ ਵੀ ਬਣ ਰਿਹਾ ਤਾਂ ਆਪਾਂ ਉਹਨੂੰ ਜਿਆਦਾ ਨਹੀਂ ਇਹ ਕ਼ਰ ਸਕਦੇ ਕੀ ਹਾਂ ਆਪਾਂ ਜਿਆਦਾ ਹੀ over ਬਣਾ ਦੀਏ ਕੀ ਕਈ ਵਾਰ ਨਾ customer ਇੱਦਾਂ ਕਰਦਾ ਕੀ ਮੰਨ ਕੇ ਚਲੋ ਤੁਸੀਂ night makeup ਕੀਤਾ night ਚ ਤਾਂ ਚੱਲ ਜਾਂਦਾ ਏ

ਹਾਂ ਉਹਦੇ ਲਈ shape ਦੇ according ਦੇਖਣਾ ਪੈਂਦਾ ਬੱਸ ਥੋੜਾ ਆਪਣਾ ਇਹ ਏ ਵੀ set ਕ਼ਰ ਲੈਂਦੇ ਆ ਮੋਟੀ ਬਣਾ ਲੈਦੇ ਆ ਥੋੜੀ ਜੀ ਕਿਉਂਕਿ ਅੱਜਕਲ eyebrow ਏ ਜਿਹੜੀ ਥੋੜੀ ਜੀ ਮੋਟੀ ਹੀ ਪਸੰਦ ਕਰਦੇ ਨੇ

makeup ਚ mam ਬੱਸ ਦੇਖੋ ਮੈਂ ਇਹ ਦੱਸ ਰਹੀ ਸੀ ਕੀ base ਬਣਾਨੇ ਆ ਆਪਾਂ normally